Very good, very good, very good, very good, very good ਜਨਮ ਸਮੇਂ ਜਨਮ ਸਮੇਂ ਜਾਣੀ ਕਿ fourteen sixty nine ਚੌਦਾਂ ਸੌ ਉਣੱਤਰ ਚੌਦਾਂ ਸੌ ਉਣੱਤਰ ਦੇ ਸਮੇਂ ਕਿਸਦਾ ਜੋ ਕਿ ਰਾਜ ਸੀ, ਉਹ ਸਮੇਂ ਪੰਜਾਬ ਦੇ ਵਿੱਚ very good, very good, very good ਸਭ ਦਾ ਉੱਤਰ ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ ਔਰ ਮੈਨੂੰ ਇਹ ਵੀ ਦੱਸ ਦਓ ਕਿ ਸੁਲਤਾਨ ਕੌਣ ਸੀ? ਸੁਲਤਾਨ ਕੌਣ ਸੀ ਉਸ ਸਮੇਂ, ਉਸ ਸਮੇਂ ਸੁਲਤਾਨ ਕੌਣ ਸੀ ਚੌਦਾਂ ਸੌ ਉਣੱਤਰ ਦੇ ਵਿੱਚ, ਸੁਲਤਾਨ ਕੌਣ ਸੀ ਰਾਜੇ ਫਟਾਫਟ ਉੱਤਰ ਦੱਸ ਦਓ। Very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਸੁਲਤਾਨ ਕੌਣ ਸੀ ਉਸ ਸਮੇਂ?

Very good, very good, very good, very good ਬਹੁਤ ਵਧੀਆ ਲਓ ਜੀ ਬਿਲਕੁਲ ਸਹੀ ਉੱਤਰ ਦਿੱਤਾ ਹੈ ਸੈਮ ਗਿੱਲ ਨੇ ਜਸ ਨੇ ਉੱਤਰ ਦਿੱਤਾ ਹੈ, ਰਿਆਸਤ ਕੌਰ ਸਿੱਧੂ ਨੇ ਉੱਤਰ ਦਿੱਤਾ ਹੈ ਨਹੀਂ ਰਾਜੇ ਇਬਰਾਹਿਮ ਲੋਧੀ ਨਹੀਂ। ਦੌਲਤ ਖ਼ਾਨ ਲੋਧੀ ਨਹੀਂ, ਅਗਰ ਦੌਲਤ ਖ਼ਾਂ ਲੋਧੀ ਆਏਗਾ ਤਾਂ ਫਿਰ ਪੰਜਾਬ ਦਾ ਉਹ ਕੀ ਸੀ ਸੂਬੇਦਾਰ ਸੀ, ਪੰਜਾਬ ਦਾ ਸੂਬੇਦਾਰ ਸੀ, ਅਗਰ ਤੁਸੀਂ ਲਿਖਣਾ ਹੈ ਦੌਲਤ ਖ਼ਾਂ ਲੋਧੀ। ਦੌਲਤ ਖ਼ਾਂ ਲੋਧੀ ਅਗਰ ਲਿਖਣਾ ਹੈ ਇਹੀ ਬਸ ਧਿਆਨ ਰੱਖਣਾ ਹੈ ਕਿਉਂਕਿ ਸੁਲਤਾਨ ਸੀ ਉਦੋਂ ਬਹਿਲੋਲ ਲੋਧੀ। ਬਹਿਲੋਲ ਲੋਧੀ ਸੀ ਉਦੋਂ ਠੀਕ ਹੈ ਇਹ ਧਿਆਨ ਰੱਖਣਾ ਹੈ ਰਾਜੇ ਕਿ question ਕੀ ਪੁਛਿਆ ਗਿਆ ਹੈ ਕਿ ਸੁਲਤਾਨ ਪੁੱਛਿਆ ਗਿਆ ਹੈ ਦਿੱਲੀ ਦਾ, ਹੋ ਸਕਦਾ ਦਿੱਲੀ ਨਾ ਵੀ ਦਿੱਤਾ ਹੋਵੇ।

ਦੇਖੋ ਜੀ ਹੁਣ ਇਹਦਾ ਸਾਡੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਜੀ, ਸਾਡੇ ਬੰਦੀ ਸਿੰਘ ਜੀ ਕੱਦੇ ਸਜ਼ਾ ਪੂਰੀਆਂ ਹੋ ਗਈਆਂ ਜੀ ਇਹ ਛੱਡਦੇ ਨੀ ਜੀ, ਇਹ ਪਹਿਲਾਂ ਸਿੱਧੂ ਮੂਸੇਵਾਲਾ ਮਾਰਤਾ ਜੀ, ਦੀਪ ਸਿੱਧੂ ਮਾਰਤਾ ਜੀ ਸੰਦੀਪ ਮਾਰਤਾ ਜੀ। ਪਰ ਜੀ ਆਹ ਗ਼ਲਤ ਹੈ ਜੀ ਕਿਸੇ ਕੀ ਸੋਚ ਨੂੰ ਗ਼ਲਤ ਨੂੰ ਕਹਿਣਾ ਜਾ ਕਹਿਣਾ ਚਾਹੀਦਾ but ਮਤਲਬ ਕਿ ਵਧੀਆ ਆਪਾਂ ਨਾ ਉਹ nature ਵਧੀਆ ਸੀਗਾ ਸਿੱਧੂ ਮੂਸੇਵਾਲੇ ਦਾ ਜੀ ਆਪਣੇ ਕਿਸੇ ਤੋਂ ਕੁਛ ਵੀ ਨੀ ਕਿ ਲੈਣਾ ਦੇਣਾ ਸੀਗਾ ਉਸਨੂੰ ਮਤਲਬ ਕੰਮ ਕਾਰ ਵਧੀਆ ਕਰਦਾ ਸੀਗਾ ਜੀ ਆਪਣਾ ਮਤਲਬ ਕਿ fame ਬਹੁਤ ਵਧੀਆ ਸੀਗੀ fame ਖੱਟਿਆ ਉਸਨੇ ਮਤਲਬ ਕਿ ਸਾਰੇ ਮਤਲਬ famous ਹੋ ਗਿਆ ਜੀ ਵਧੀਆ ਬੰਦਾ ਸੀਗਾ ਜੀ ਉਹਨੇ ਕੰਮ ਕਾਰ ਵੀ ਵਧੀਆ ਲੱਗਿਆ ਰਿਹਾ ਜੀ ਉਹ ਮਤਲਬ ਕਿ ਵਧੀਆ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਵਧੀਆ hit ਹੋਏ ਹੈ ਜੀ ਤੇ ਮਤਲਬ ਕਿ ਸਾਡੇ ਟੱਬਰ ਦੇ ਵੀ ਇੱਥੇ ਫਿਰੀ ਜਾਂਦੇ ਹੈ ਜੀ ਇੱਕ ਹਰਮਨ ਹੈ ਜੀ ਮੇਰਾ friend ਮਤਲਬ ਵਧੀਆ friend ਹੈ ਜੀ ਆਪਣਾ ਪੂਰਾ ਸਾਥ ਦਿੰਦਾ ਜੀ ਉਹ ਉਹਦੇ ਪੇਪਰ ਹੋ ਰਹੇ ਜੀ ਪੂਰੀ ਨਕਲ ਮਾਰਦਾ ਜੀ ਬਹੁਤ ਗ਼ਲਤ ਗੱਲ ਹੈ ਜੀ, ਇਹਨੂੰ ਪੜ੍ਹਨਾ ਚਾਹੀਦਾ ਹੈ ਜੀ। ਤੇ ਇਹਨਾਂ ਨੂੰ ਜੇ ਪੜ੍ਹ ਲਿਖ ਲਓਂਗੇ ਜੇ ਅੱਗੇ ਕੱਲ੍ਹ ਨੂੰ interview ਦੇਣ ਜਾਓਗੇ ਇਹਨੂੰ ਪੁੱਛੋਗੇ ਜੀ ਵੀ ਕਿਆ ਤੁਸੀਂ ਕੀਤਾ ਪੇਪਰਾਂ ਚ ਕੀ ਨਹੀਂ ਕੀਤਾ ਜੀ, ਕੋਈ ਸਵਾਲ ਪੁੱਛ ਲਿਆ ਇਹਨਾਂ ਨੂੰ ਨਾ ਆਵੇ ਜੀ ਫਿਰ ਸਾਡੀ ਕੀ ਇੱਜਤ ਰਹਿ ਜਾਊਗੀ। ਹੁਣ ਤੁਸੀਂ ਆਪ ਸਾਰੇ ਸਮਝ ਸਕਦੇ ਹੋ ਜੀ ਹੁਣ ਇਹ ਕ ਘਰਦਿਆਂ ਤੋਂ ਮੰਗਦੇ ਹੈ ਜੀ apple ਵਾਚਾਂ ਜੀ ਕਹਿੰਦੇ apple ਦਾ phone ਦਓ ਜੀ, ਹੁਣ ਗ਼ਰੀਬ ਬੰਦਾ ਜੀ ਕਿਆ ਕਰੇ ਜੀ ਹੁਣ ਦੇਖ ਸਕਦੇ ਹੋ ਜੀ ਆਪਾਂ ਹੁਣ ਧਰਨੇ ਤੇ ਵੀ ਜਾਣਾ ਹੈ ਜੀ ਧਰਨੇ ਤੇ ਜਾ ਕੇ ਜੀ ਉੱਥੇ ਸੇਵਾ ਕਰਵਾਉਣੀ ਹੈ ਜੀ ਲੰਗਰ ਪਾਣੀ ਸਕਾਓਂਗੇ ਜੀ ਲੋਕਾਂ ਨੂੰ ਜਿਹੜੇ ਗ਼ਰੀਬ ਬੰਦੇ ਹੈ ਜੀ ਬਾਕੀ ਦਿਹਾੜੀ ਵੀ ਆਪਣਾ ਸਰੀ ਜਾਂਦਾ ਜੀ ਸਾਰਾ ਦਿਨ ਆਪਾਂ ਕੋਈ ਜੀ ਮੱਥਾ ਟੇਕੇ ਆਏ ਜੀ, ਕੋਈ ਕਿਤੇ ਘੁੰਮੇ ਆਏ, ਕੋਈ ਜੰਮੂ ਕਸ਼ਮੀਰ ਜਾ ਆਏ ਜੀ, ਕਿਤੇ ਜਾ ਆਏ ਬਸ ਆਈਂ ਸਰੀ ਜਾਂਦਾ ਜੀ, ਆਪਣਾ ਕੰਮ ਕਾਰ ਵਧੀਆ ਚੱਲੀ ਜਾਂਦਾ ਜੀ।

ਮਤਲਬ ਕਿ ਵਧੀਆ ਆਪਣਾ ਪਿੰਡ ਹੈਗਾ ਪਰ ਇੱਥੇ ਕਿਰਾਏਦਾਰ ਨਾ ਜਿਹੜਾ ਗ਼ਲਤ ਹੋ ਗਏ। ਹੁਣ ਬਾਹਰ ਦੇ ਹੈ ਪਿੰਡਾਂ ਦੀਆਂ ਕੁੜੀਆਂ ਆ ਜਾਂਦੀਆਂ ਜੀ ਇੱਥੇ ਪਰ ਗ਼ਲਤ ਹੈ ਜੀ ਉਹ ਮੁੰਡੇ ਨਾਲ ਫਿਰੀ ਜਾਂਦੀਆਂ ਜੀ ਗ਼ਲਤ ਵਿਵਹਾਰ ਚੱਲ ਰਹੇ ਨੇ, ਅੱਜ ਕੱਲ੍ਹ ਜੀ ਆਹ time ਨੀ ਰਿਹਾ ਚੰਗਾ ਜੀ ਪਹਿਲਾਂ ਵਾਲਾ ਤੇ ਹੁਣ ਆਪਾਂ ਮਤਲਬ ਕਿ ਕੀ ਕਰੀਏ ਜੀ ਕੋਈ ਕੰਮ ਨੂੰ ਸਾਰੇ ਆਪਣੇ ਕੰਮਾਂ ਕਾਰਾਂ ਚ ਰੁੱਝੇ ਹੋਏ, ਸਭ ਪੈਸੇ ਪਿੱਛੇ ਲੱਗੇ ਹੋਏ ਨੇ ਵੀ ਆਹ ਕੰਮ ਕਰਨਾ, ਉਹ ਕੰਮ ਕਰਨਾ ਜੀ। ਤੇ ਹੁਣ ਮੇਰਾ ਦੋਸਤ ਹੈ ਜੀ ਜਤਿੰਦਰ ਨਾਮ ਹੈ ਜੀ ਉਹਦਾ ਬੋਲਟ ਚੁੱਕ ਕੇ ਜੀ ਸਾਰਾ ਦਿਨ ਜੀ ਫਿਰੇ ਰਿਹਾ ਜੀ, ਫਿਰ ਰਿਹਾ ਕੋਈ ਕੰਮ ਧੰਦਾ ਨੀ ਜੀ ਉਹਨੂੰ ਹੈਗਾ ਜੀ ਬਾਕੀ, ਕਿਸੇ ਕੋਈ ਕਿਸੇ ਦੀ ਧੀ ਭੈਣ ਛੇੜ ਦਿੱਤੀ, ਕੋਈ ਕੁਛ ਕਰ ਦਿੱਤਾ ਜੀ। ਇੱਕ ਹੈਗਾ ਜੀ ਗਾਟੀ ਹੈ ਜੀ ਉਹ ਸਾਰਾ ਦਿਨ ਨਸ਼ੇ ਪੱਤੇ ਤੇ ਜੀ ਉਹਦਾ ਉਹਨੂੰ ਆਪਣੇ ਘਰਦੀ ਫ਼ਿਕਰ ਨੀ ਜੀ ਇਹ mummy daddy ਦੀ ਜੀ ਕਿਸੇ ਦੀ ਅਸੀਂ ਵਧੀਆ ਬੰਦੇ ਹਾਂ ਜੀ ਅਸੀਂ ਤਾਂ ਆਪਣੇ ਘਰ ਬਾਰੇ ਸੋਚਦੇ ਹਾਂ ਜੀ।

ਦੇ ਦੇ ਕੇ ਲੋਕਾਂ ਨੂੰ ਜੀ ਆਪਣੇ election ਜਿੱਤ ਗਏ ਜੀ, ਅਸੀਂ ਤਾਂ ਸਰੀਫ਼ ਬੰਦੇ ਜੀ ਆਪਾਂ ਉਹ ਕਰਿਆ ਜੀ, ਰਿਸਵਤ ਨੀ ਜੀ ਲਈ ਇਹ ਰਿਸਵਤ ਦੇ ਕੇ ਜਿੱਤ ਗਏ ਜੀ ਠੀਕ ਹੈ ਜੀ ਇੱਕ ਮਿੱਠੂ ਹੈ ਜੀ ਸਰਪੰਚ ਉਹਨੇ ਦਾਰੂ ਬਹੁਤ ਵੰਡੀ ਜੀ। ਉਹ ਜਿੱਤ ਗਿਆ ਤਾਂ ਜੀ ਫਿਰ ਜਿੱਤ ਗਿਆ ਤਾਂ ਜੀ ਫਿਰ ਹਾਰ ਗਿਆ ਤੇ ਜੀ ਨੂੰ ਗੋਲੀ ਬਾਰੀ ਹੋ ਗਈ ਜਾਣੀ ਕਿ ਲੜਾਈ ਬਹੁਤ ਹੋਈ ਹੈ ਜੀ।

ਜਿਹੜਾ ਰਾਮ ਰਹੀਮ ਦਾ ਉਹ ਬਾਬਾ ਉਹਦਾ ਚੇਲਾ ਸੀਗਾ ਉਹ ਗੱਲੇ ਚ ਉਹਦੀ photo ਰੱਖਦਾ ਸੀਗਾ ਜੀ ਵੀ ਬਰਕਤ ਆਵੇ, ਪਰ ਉਹ ਬਾਬਾ ਗੰਦਾ ਸੀਗਾ ਜੀ ਉਹ ਗੁਫ਼ਾ ਗਾਫ਼ਾ ਚ ਵੀ ਜਾਂਦਾ ਰਹਿੰਦਾ ਸੀਗਾ ਤੇ ਉਹ ਹੋਰ ਹੀ ਬਰਕਤਾਂ ਪਾਈ ਗਿਆ ਗੱਲੇ ਚ ਤੇ ਆਪਾਂ dispensary ਚ ਜਾਂਦੇ ਰਹਿੰਦੇ ਹਾਂ ਤੇ dispensary ਉਹਦੇ ਸਾਹਮਣੇ ਹੈ ਪਿੱਪਲ ਹੈਗਾ ਜੀ ਚਣਾ ਲੱਗਿਆ ਹੋਇਆ ਜੀ ਉੱਥੇ ਝਾੜੂ ਪੋਚਾ ਕਰੀ ਜਾਂਦਾ ਜੀ ਸਾਰਾ ਆਪਣਾ ਬੁੜੇ ਦੀ ਜਗ੍ਹਾ ਸਮਝਦਾ ਜੀ ਉਹ। ਠੀਕ ਹੈ ਵੀ ਕਿ ਵੀ ਮੈਂ ਹੀ ਹੈਗਾ ਇੱਥੇ ਦਾ ਅਮ ਉਹ ਮਹਾਨ ਮਹਾਨ ਆਦਮੀ ਹੈਗਾ ਮੈਂ ਉਰੇ ਦਾ, ਤੇ ਇੱਥੇ ਭੋਰਾ ਹੈ ਜੀ ਅਸੀਂ ਉੱਥੇ ਮੱਥਾ ਟੇਕ ਆਉਂਦੇ ਹਾਂ ਜੀ ਕਦੇ ਲੰਗਰ ਲਾ ਦਿੱਤਾ ਜੀ, ਕਦੇ ਕੁਛ ਕਰ ਦਿੱਤਾ ਜੀ ਕਦੇ ਸਫ਼ਾਈ ਕਰ ਦਿੱਤੀ ਜੀ, ਮਿੱਠਾ ਪਾਣੀ ਲਾ ਦਿੱਤਾ ਜੀ। ਕਦੇ ਲੱਸੀ ਪਿਲਾ ਦਿੱਤੀ ਜੀ ਲੋਕਾਂ ਨੂੰ ਅਸੀਂ ਕੋਈ ਹੁਣ time ਹੋ ਜਾਂਦਾ ਜੀ ਆਪਣਾ ਆਉਣ ਜਾਣ ਦਾ ਕਿਤੇ ਆਪਾਂ ਜਾਂਦੇ ਹਾਂ ਜੀ ਚੰਡੀਗੜ੍ਹ ਜਾਣਾ ਪੈ ਜਾਂਦਾ ਜੀ ਕੋਈ ਕੰਮ ਕਰਕੇ ਜੀ ਹੁਣ ਫੀਡ ਕਾ ਥੈਲਾ ਲਿਆਉਣਾ ਪੈਣਾ ਜੀ। ਹੁੁਣ ਜੀ ਕੋਰੋਨਾ ਕਾ time ਆ ਜੀ ਕਿੰਨੀ ਮਹਾਂਮਾਰੀ ਆ ਗਈ ਕਿੰਨੀ ਗੰਦੀ ਬਿਮਾਰੀ ਸੀ ਲੋ ਲੋਕ ਭੁੱਖੇ ਮਰੇ ਜੀ ਪਈ ਹੈ ਕਿ ਨੰਗੇ ਪੈਰਾਂ ਆਪਣੇ ਦੇਸ ਨੂੰ ਪਏ ਆ ਜੀ।

ਤੇ ਉਹਨਾਂ ਨੂੰ ਰੋਟੀ ਵੀ ਦੇਈ ਜੀ ਆ ਅਸੀਂ ਸਿਲੈਂਡਰ ਵੀ ਦਏਂ ਹੈ ਜੀ ਰੋ ਆਟਾ ਵੀ ਦਿਆ ਜੀ, ਚੋਲ ਵੀ ਦਏ ਹੈ ਜੀ। ਤੇ ਹੁਣ ਮੇਰੇ ਦੋਸਤ ਦੇ ਘਰੇ ਵੀ ਸਿਲੈਂਡਰ ਮੁੱਕ ਗਿਆ ਜੀ ਉਹਨੂੰ ਵੀ ਅਸੀਂ ਗੈਸ ਗੂਸ ਪੂਰੀ ਕਰਕੇ ਦੇਣੀ ਹੈ ਜੀ ਹੁਣ ਕੀ ਕਰੀਏ ਜੀ ਅਸੀਂ ਸੇਵਾ ਹੀ ਬਹੁਤ ਕਰਦੇ ਆਂ ਜੀ ਹੁਣ ਪਾਣੀ ਮੈਂ ਪਾਉਣਾ ਪੈ ਜਾਂਦਾ ਦੁੱਧ ਚ ਜੀ ਮਲਾਈ ਕਹਿੰਦੇ ਉਹ ਕੋਠੀ ਵਾਲੇ ਕਹਿੰਦੇ ਆਉਂਦੀ ਨੀ ਮਲਾਈ। ਹੁਣ ਕੀ ਕਰੀਏ ਮਲਾਈ ਆਉਂਦੀ ਹੋਈ ਨੀ ਹੁਣ। ਤੇ ਹੁਣ ਅੰਸਾਰੀ shop ਹੈ ਜੀ ਅੰਸਾਰੀ। ਹੁਣ ਜੀ ਉਹ ਸੁਲਕੀ ਗਿਆ ਜੀ ਸੁਲਕੀ ਉਹਦਾ ਦਾ ਜਾਮ੍ਹਾ ਲੈ ਕੇ, ਉਹਦਾ ਤੇਲ ਫੂਕੀ ਜਾਂਦਾ, ਫੁਦੂ ਬਮਦਾ ਸਿਰੇ ਦਾ ਜੀ ਮਤਲਬ ਕਿ ਉਹਨੂੰ ਕੋਈ ਕੰਮ ਨੀ ਹੈ ਸਾਰਾ ਦਿਨ videography ਵੀ ਅਸੀਂ famous ਹੋਣਾ famous ਹੋਣਾ famous ਹੋਣਾ, ਕੀ ਹੁੰਦਾ famous ਬਸ ਜੀ ਹੁਣ ਦੇਖੋ ਕੀ ਕਹਿ ਸਕਦੇ ਹਾਂ ਜੀ ਇਹਨਾਂ ਬਾਰੇ ਆਪਾਂ, ਇਹ ਵਿਹਲੇ ਬੰਦੇ ਜੀ ਕੋਈ ਕੰਮ ਨੀ, ਮਾਂ ਬਾਪ ਇਹਦੇ ਕੰਮ ਵਧੀਆ ਲੱਗੇ ਹੋਏ ਆ ਜੀ ਕੋਈ ਇਹਨੂੰ tension ਨੀ ਹੈ। ਸਾਰਾ ਦਿਨ ਸਾਰਾ ਦਿਨ ਇਹਨੂੰ ਕੋਈ ਕੰਮ ਨੀ ਕੋਈ ਕੰਮ ਨੀ, ਆਹ ਵਧੀਆ ਜੀ school ਨੂੰ private ਅਸੀਂ ਸਰਕਾਰੀ ਚ ਪੜ੍ਹਨੇ ਵਾਲੇ ਹਾਂ ਜੀ। ਬਸ ਬਕਵਾਸ ਮਾਰ ਰਿਹਾ ਜੀ ਸਾਰਾ ਦਿਨ ਇਹ ਸਾਰਾ ਦਿਨ ਕੋਈ ਕੰਮ ਕੱਟਾ ਨੀ ਹੈ ਇਹਨਾਂ ਨੂੰ ਪੜ੍ਹਨ ਪੜ੍ਹਨੇ ਕਾ ਨੀ ਲਿਖਣੇ ਕਾ ਨੀ ਜੀ ਪਾਸ ਹੋ ਗਏ fail ਹੋ ਗਏ ਤਾਂ ਵੀ ਠੀਕ ਹੈ ਜੀ ਕੋਈ ਕੋਈ ਬੀੜੀ ਫੂਕਦਾ ਜਾਂਦਾ ਹੁੰਦਾ ਜੀ, ਕੋਈ ਕੁਛ ਕਰਦਾ ਹੁਣ ਦੇਖੋ ਜੀ ਸਾਡੇ ਡੰਗਰ ਵੀ ਥੱਕ ਗਏ ਹੈ ਜੀ, ਪਏ ਬੈਠੇ ਬੈਠੇ ਇਹਨਾਂ ਨੂੰ ਵੀ ਕੋਈ ਕੰਮ ਕੱਟਾ ਲਾਉਣਾ ਪੈਣਾ ਜੀ, ਸਿਖਾ ਕੇ ਲਿਆਉਣੇ ਪੈਣੇ ਜੀ ਬਾਹਰੇ ਘਰੇ ਵਿੱਚ ਥੱਕ ਜਾਂਦੇ ਹੈ ਜੀ ਹੁਣ। ਅਸੀਂ ਵੀ ਹੁਣ ਇਹਨਾਂ ਬਾਰੇ ਬਹੁਤ ਸੋਚਦੇ ਹਾਂ ਜੀ ਵੀ ਸਾਨੂੰ ਪੁੰਨ ਪੰਨ ਲੱਗੇ ਜੀ, ਹੁਣ ਕੁੱਤਿਆਂ ਨੂੰ ਦੁੱਧ ਪਾ ਦਿੰਦੇ ਹਾਂ ਜੀ ਬਸ ਅਸੀਂ ਚਿੱੜੀਆਂ ਵੀ ਰੱਖੀਆਂ ਹੋਈਆਂ, ਚੂਚੇ ਵੀ ਰੱਖੇ ਹੋਏ ਜੀ ਛੋਟੇ ਛੋਟੇ ਮੁਰਗੀਆਂ ਰੱਖੀਆਂਂ ਹੋਈਆਂ ਜੀ।

ਕੰਮ ਸਾਨੂੰ ਵੀ ਬਹੁਤ ਨੇ ਜੀ ਹੁਣ ਹੁਣ ਕੋਈ ਕੰਮ ਕਾਰ ਵੀ ਦੇਖਣਾ ਪੈਣਾ ਜੀ night security guard ਘਰ ਕੇ ਜਿਉਣ ਨੀ ਦਿੰਦੇ ਜੀ, ਸਾਰਾ ਦਿਨ ਵੀ ਕੰਮ ਕਰ ਲੈ ਕੰਮ ਕਰ ਲੈ ਸਾਰਾ ਦਿਨ ਜੀ ਡੰਗਰਾਂ ਲੰਘ ਜਾਂਦਾ ਜੀ। ਰਾਤ ਨੂੰ ਪੈਣਾ ਹੋਵੇ ਜੀ ਕੋਈ ਕੰਮ ਕਾਰ ਕਰ ਲੈ, ਘਰ ਕੇ ਇਉਂ ਹੀ ਕਹੀ ਜਾਣਾ ਜੀ ਹੁਣ, ਵਿਹਲੇ ਬੰਦੇ ਕਹੀ ਜਾਣਾ ਜੀ ਸਾਨੂੰ, ਵੀ ਅਸੀਂ ਵਿਹਲੇ ਥੋੜ੍ਹੀ ਹਾਂ ਜੀ, ਬਸ ਸਾਰਾ ਦਿਨ ਇਹਨੇ ਘਰਦਿਆਂ ਨੇ ਸਾਨੂੰ ਨਿੰਦਦੇ ਰਹਿਣਾ ਉਹ ਕਰਨਾ ਉਹ ਕਰਨਾ, ਤੇ ਇੱਕ ਬਾਵਾ ਪੰਚ ਹੈ ਜੀ ਉਹ ਜੀ dealer ਤਕੜਾ ਹੈ ਜੀ ਉਹਨੇ ਲੋਕਾਂ ਕੇ ਬਹੁਤ ਉਹ ਪੈਸੇ ਲੁੱਟੇ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਉਹਨਾਂ ਦਾ ਵੀ

ਕਿਸੇ ਦੀ ਹਾ ਪੈ ਜਾਂਦੀ ਹੈ ਜੀ ਕੋਈ ਮਤਲਬ ਕਿ ਹੁਣ ਮੈਂ online ਘੜੀ ਮੰਗਾ online ਘੜੀ ਮੰਗਵਾਉਣੀ ਹੈ ਜੀ ਮੈਂ, ਉਹ ਜੀ ਸਾਢੇ ਚਾਰ ਸੌ ਰੁਪਏ ਕੀ ਆਉਣੀ ਹੈ ਜੀ, ਹੁਣ ਮੇਰੇ ਕੋਲ ਪੈਸੇ ਨੀ ਜੀ ਹੈ ਤਾਂ ਹੀ ਜੀ ਮੈਂ ਸੋਚ ਰਿਹਾ ਤਿਆਰੀ ਤਿਊਰੀ ਕਰਕੇ ਆਵਾਂ ਜੀ ਰੇਹ ਰੂਹ ਪਾ ਕੇ ਆਵਾਂ ਜੀ ਕਿਸੇ ਕੇ ਖੇਤਾਂ ਖੂਤਾਂ ਤੇ ਆਪਣਾ ਵਧੀਆ ਡੰਗ ਸਰੀ ਜਾਂਦਾ ਜੀ ਠੀਕ ਹੈ ਬਸ ਹੁਣ ਆਪਣੇ ਕੱਪੜੇ ਟਿੰਡੇ ਵੀ ਧੋਣੇ ਪੈਣੇ ਹੈ ਜੀ ਭਾਂਡੇ ਭੂੰਡੇ ਕਰਨੇ ਪੈਂਦੇ ਜੀ ਕੰਮ ਸਾਰਾ ਜੀ ਕਰਕੇ ਫਿਰ ਕਹਿੰਦੇ ਜੀ ਕੰਮ ਨਹੀਂ ਕਰਦੇ ਨਹੀਂ ਕਰਦੇ ਹੁਣ ਕੀ ਕਰੀਏ ਸਾਰਾ ਦਿਨ ਅਸੀਂ ਮਤਲਬ ਵਿਹਲੇ ਰਹਿਣਾ ਵੀ ਸੌਖੀ ਗੱਲ ਨੀ ਜੀ ਹੁਣ ਛੇ ਦਿਨ ਕੀ ਛੁਟੀ ਐਤਵਾਰ ਕੀ ਵੀ ਛੁੱਟੀ ਹੁੰਦੀ ਹੈ ਜੀ ਸਾਨੂੰ। ਹਾਂਜੀ ਜੀ ਤੇ ਹੁਣ ਪੜ੍ਹਨਾ ਲਿਖਣਾ ਵੀ ਬਹੁਤ ਹੈ ਜੀ ਅਸੀਂ top ਕਰਨਾ ਜੀ ਮੈਂ ਐਤਕੀ plus two ਚ ਜੀ ਬਾਕੀ ਰੱਬ ਹੀ ਜਾਣੇ ਜੀ। ਬਾਕੀ ਜੀ ਮੇਰੇ ਕੋਲ ਤਾਂ ਜੀ ਪਲਟੀਨਾ ਹੈ ਜੀ ਉਹਦੀ average ਬਹੁਤ ਹੈ ਜੀ, ਵੀਹ ਰੁਪਏ ਕਾ ਤੇਲ ਪਵਾ ਕੇ ਜੀ ਮੈਂ ਸਾਰੇ ਘੁੰਮੇ ਆਉਂਦਾ ਜੀ ਤੇ ਇੱਕ ਮੇਰੇ ਦੋਸਤ ਦਾ daddy plumber ਹੈ ਜੀ ਉਹ ਟੂਟੀ ਟੂਟੀ ਵੀ ਲਾ ਦਿੰਦਾ ਹੈ ਜੀ, ਬਾਕੀ ਵਧੀਆ ਚੱਲੀ ਜਾਂਦਾ ਜੀ। ਹਾਂਜੀ ਪਾਪਾ ਜੀ ਫਿਰ ਅੱਜ ਅੱਪਾ ਤੁਹਾਡੀ Retirement ਬਾਰੇ ਗੱਲ ਕਰਾਂਗੇ ਹਾਂ ਮੈਂ ਮੇਰ ਮੇਰੀ ਅਹ ਇਸ Time ਜਨਵਰੀ ਨੂੰ Sixty years ਦੀ Age ਹੋਗੀ ਹੈ ਸੱਠ ਸਾਲ ਦਾ ਹੋ ਗਿਆ ਮੈਂ ਸੱਠ ਸਾਲ ਚ ਅਹ ਪੰਜਾਬ Government ਦੇ ਤੇ Central Government ਦੇ ਸਾਰੇ ਬੰਦਿਆਂ ਨੂੰ Retire ਕਰ ਦਿੰਦੇ ਆ ਕੀ ਜਾਓ ਜੀ ਬਹੁਤ ਕੰਮ ਕੇ ਲਿਆ ਤੇ ਹੋਣ ਤੁਸੀਂ ਆਪਣਾ ਘਰ ਜਾ ਕੇ ਆਰਾਮ ਕਰੋ ਜਾਂਦੀ ਵਾਰੀ ਕਿਸੇ ਨੂੰ ਕੋਈ ਮਾੜਾ ਮੋਟਾ ਜਦੋਂ Last day ਹੁੰਦਾ ਹੈ ਓਹਨਾ ਨੂੰ ਕੋਈ Bag ਦੇ ਦਿੰਦਾ ਹੈ ਕੋਈ gift ਦੇ ਦਿੰਦਾ ਹੈ ਬਸ ਓਹ ਸਾਰੀ ਉਮਰ ਦੀ ਯਾਦ ਬਣਾਕੇ ਆਪਣੇ ਘਰ ਲੱਗੇ ਰਹਿੰਦੇ ਕੋਈ trophy ਦੇ ਦਿੰਦਾ ਹੋਣਾ ਆ। ਨਾਲ ਜਿਹੜੇ ਪੈਸੇ ਮਿਲਦੇ ਆ ਪੰਜ ਸਤ ਦਸ ਪੰਦਰਾਂ ਵੀ ਲੱਖ ਰੁਪਏ ਜਿਨਾ ਕ ਓਹਨੇ ਕਮ ਜਿਹਨੀ ਕੇ ਉਹਨੇ ਉਮਰ ਕੰਮ ਕੀਤਾ ਹੈ ਓਹਦੇ ਓਹਨੂੰ ਪੈਸੇ ਮਿਲ ਜਾਂਦੇ ਆ ਹਮ ਸਿਮੀ ਵੀਰ ਜੀ ਦੇ ਪਤੀ ਜਿਹੜੇ ਹੈਗੇ ਆ ਸਾਡੇ ਵਡੇ ਫੁਫੜ ਜੀ ਓਹਨਾਂ ਨੂੰ fifty-five ਚ Retirement ਮਿਲਗੀ ਹੇਨਾ ਹਮ ਹਾਂ ਕਈਆ ਨੂੰ fifty five ਚ ਮਿਲ ਜਾਂਦੀ ਆ ਕਈਆ ਨੂੰ fifty eight ਚ ਕਈਆ ਨੂੰ sixty sixty ਚ ਮਿਲਦੀ ਹੈ ਅੱਜ ਕਲ ਤਾ Government ਦੀ ਇਕ ਨਵੀ Scheme ਆਈ ਆ ਅਗਨੀ ਵੀਰ ਓਹਦੇ ਚ ਤਹ ਸ਼ਾਇਦ twenty five ਤੋਂ ਪਹਿਲਾ ਹੀ Retire ਕਰ ਦਿੰਦੇ ਹਨ ਜਦੋਂ ਬੰਦੇ ਤੱਕ Job ਲੱਭਣੀ ਹੋਂਦੀ ਹੈ ਓਹਦੋਂ ਤੋਂ ਪਹਿਲਾ Retire ਕਰ ਦਿੰਦੇ ਆ ਚਲੋ Government ਦੀਆ ਆਪਣੀਆਂ ਸਕੀਮਾਂ ਨੇ ਪਰ ਮੈਂ ਸੋਚ ਸੋਚਦਾ ਕੇ ਜਿਹੜੀ Retirement ਆ ਮੈਨੂੰ ਇਸ ਤਰ੍ਹਾਂ ਲਗਦਾ ਕੇ ਇਕ ਇਕ ਬੰਦੇ ਦੇ ਮਨ ਚ ਹੁੰਦੀ ਏ ਅਰ sixty ਜਿਹੜਾ ਬੰਦਾ sixty ਦਾ ਹੋ ਗਿਆ ਓਰ sixty ਅਹ sixty plus ਇੱਕ ਦਿਨ ਦਾ ਹੋ ਗਿਆ ਓਹਦੇ ਚ ਕੀ ਫਰਕ ਪਿਆ ਕੋਈ ਖ਼ਾਸ ਫਰਕ ਨੀ ਪਿਆ ਇਕ ਸਾਲ ਬਾਦ ਵੀ ਕੋਈ ਫਰਕ ਨਹੀਂ ਪਿਆ sixty one ਤੇ sixty one ਤੇ sixty ਚ ਕੋਈ ਖ਼ਾਸ ਫਰਕ ਨੀ ਪਿਆ ਜਦੋਂ ਤੱਕ ਇੱਕ ਬੰਦਾ ਠੀਕ ਹੈ ਓਹਦਾ ਮਨ ਹੈਗਾ ਹੈ ਕੀ ਮੈ ਆਪਣਾ ਕਮ ਕਰਾਂ ਪੈਸੇ ਕਮਾਵਾ ਤੇ ਆਪਣੀ ਜਿਹੜੀ skill ਹੈ ਓਹਦਾ benefit ਆਪਣੇ ਆਪ ਨੂੰ ਵੀ ਦੇਵਾ ਜਿਥੇ ਮੈ ਕਮ ਕਰ ਰਿਹਾ ਓਹਨਾਂ ਨੂੰ ਵੀ ਫਾਇਦਾ ਹੋਵੇ ਓਹ ਤਹ ਬੋਹੋਤ ਅੱਛਾ ਅੱਜ ਮੈ ਇੱਕ ਨਾਟਕ ਦੇਖ ਰਿਹਾ ਸੀ ਓਹ ਨਾਟਕ ਚ ਸੀਗਾ ਕਿ ਬਈ ਬਣ ਬੰਦਾ ਕਿਥੇ ਅਹ ਅਹ Guest house ਚੋਂ retire ਹੋਕੇ ਆਂਦਾ ਹੈ ਓਹ ਕਹਿੰਦਾ ਜਦੋਂ ਮੇਨੂ ਅਕਲ਼ ਆਈ ਹੈ ਕਮ ਸਿਖਨ ਦੀ ਓਹਦੋਂ ਮੇਨੂ Government ਨੇ Retire ਕਰਤਾ ਜਿਸ Company ਚ ਓਹਨੇ ਕਮ ਕੀਤਾ ਕਮ ਸਿਖਯਾ ਜਦੋਂ ਓਹਦਾ ਕੋਈ Output ਕਰਨ ਦੀ ਵਾਰੀ ਆਈ ਓਹਨੂੰ Retire ਕਰ ਦਿੱਤਾ ਤੇ

ਝਾੜੂ ਪੋਚੇ ਮਾਰੋ ਸਬਜ਼ੀ ਕਟੋ ਕੱਪੜੇ ਚ ਚ ਤਾਰ ਤੋਂ ਲੈ ਕੇ ਆਓ

ਉਹ ਤੇਰੀ ਦੀ ਬੱਲੇ ਬੱਲੇ ਓਹਦੇ ਨਾਲ ਤਾ ਮੈਂ ਫਿਰ ਆਪਣੇ ਕਮ ਤੇ ਹੀ ਚੰਗਾ ਭਈ ਪੈਸੇ ਵੀ ਕਮਾ ਰਹੀਆਂ। ਜੇਹੜਾ ਬੰਦਾ ਪੈਸੇ ਕਮਾ ਰਿਯਾ ਓਹਨੂੰ ਏਹ ਕਮ ਨੀ ਕਰਨੇ ਪੈਨ ਗੇ ਨੀ ਤਹ ਮੇਨੂ ਕਹਣਗੇ ਚਲੋ ਜੀ ਏਹ ਗਾਜਰ ਛਿੱਲੋ ਛਿਲੋ ਤੇ ਮਟਰ ਛਿਲੋ ਓਹਦੇ ਨਾਲੋਂ ਅੱਛਾ ਹੈ ਅਲੱਗ ਅਲੱਗ Type ਦੇ ਲੋਗ ਜਿਸ ਤਰਹ Retire ਹੋਂਦੇ ਨੇ ਓਹ ਆਪਣਾ ਅਹ ਸਾਰੀ ਜ਼ਿੰਦਗੀ ਜਿਹ ਜੇਹੜਾ ਕਮ ਓਹਨਾਂ ਨੇ ਕੀਤਾ ਹੋਂਦਾ ਓਹਦਾ ਫਾਇਦਾ ਉਠਾਂਦੇ ਹੈ Suppose ਜਿਸ ਤਰਹ ਕੀ ਇੱਕ teachers ਹੈ teachers ਕੀ ਕਰੇਗਾ Retire ਹੋਕੇ ਤੂਤੀਓਂ ਪਢਾਏਗਾ ਟੋਹ ਭੌਤ ਆਚ ਹੋਏਗਾ ਓਹ ਸਵੇਰੇ ਸ਼ਾਮ ਦੋ ਤੂਤੀਓਂ ਦੇਗਾ ਦੁਪੈਰੇ ਬਹ ਕੇ tution ਦੇਗਾ tution ਪੜ੍ਹਾਏਗਾ ਬੋਹੋਤ ਅੱਛਾ ਹੋਏਗਾ ਓਹ ਸਵੇਰੇ ਸ਼ਾਮ ਦੋ tuition ਦੇਗਾ ਦੁ ਦੁਪੈਰੇ ਬਹ ਕੇ ਕਰੇਗਾ ਓਹ ਓਹ ਆਪਣੇ ਆਪ ਨੂੰ ਓਹਨੇ ਆਪਣਾ ਦਿਲ ਲਗਾਇਆ ਹੋਇਆ occupied ਰਹਿੰਦਾ ਓਹਨੂੰ pension ਵੀ ਆ ਹੀ ਜਾਂਦੀ ਹੈ ਤੇ ਓਹਨੇ ਘਰ ਬਣਾਲਿਆ ਕਿਰਾਇਆ ਵੀ ਆਇਆ ਜਾਂਦਾ ਹੈ ਓਹਦੇ hustle ਜੇ ਜੇ ਓਹ ਓਹ lady ਹੈ ਤੇ ਓਹਦੇ husband ਦੀ ਵੀ Income ਹੈਗੀ ਹੈ ਓਹਨੂੰ ਪੈਸੇ ਦੀ ਕੋਈ ਕਮੀ ਨੀ ਹੈ ਤੇ ਓਹਨੂੰ ਓਹਦੇ ਓਹਦੇ ਮਤਲਬ ਓਹਨੂੰ ਜਿਹੜੇ ਓਦੇ students ਪੜ੍ਹਨ ਆਂਦੇ ਹੈ ਓਹਨਾ ਦਾ ਓਹਨਾਂ ਨਾਲ ਵੀ Link ਬਣੇ ਓਹਦੀ family ਨਾਲ ਵੀ Link ਬਣੇ ਓਹਦੀ ਬ ਅਹ ਅਹ Society ਚ Position ਵੀ ਅੱਛੀ ਹੈ ਮੈਡਮ ਜੀ ਮੈਡਮ ਜੀ ਕਰਕੇ ਬੋਲਦੇ ਹੈ ਸਾਰੇ ਬੰਦੇ ਨਾਲੇ ਡਰ ਪੈ ਪਿਆਰ ਹੁੰਦਾ ਵੀ ਵੀ ਮੈਡਮ ਨੇ ਅਜੇ ਇਹ ਕੰਮ ਦਿਤਾ ਏ ਕਰਕੇ ਜਾਣਾ ਜਾ ਕੁਝ ਜਿਹੜੇ Teachers Retire ਹੋ ਗਏ ਓਹ ਆ ਆਪਣੇ ਆਹ newspaper ਚ articles ਲਿਖ ਸਕਦੇ ਹੈ ਕੁਛ ਕੋਰਾ ਤੇ ਵੀ ਲਿਖ ਸਕਦੇ ਹੈ ਬੜੀਆਂ ਸਾਰੀਆਂ ਅੱਜ ਕਲ ਆਹ websites ਹੈ ਜਿੱਚ ਚ ਤੁਸੀਂ ਆਪਣੇ articles ਲਿਖੋ articles ਵਿਕਦੇ ਵੀ ਹੈ ਓਹਨਾ ਨੂ ਲੋਕ ਪੜਦੇ ਵੀ ਹੈ ਕਈ ਬੰਦੇ ਸਿਰਫ product ਦੇ ਬਾਰੇ ਦਸਦੇ ਰਹੰਦੇ ਤੇ product influence ਕਰਦੇ ਹੈ ਕੋਈ book ਨੂ Refer ਕਰ ਦੇਵੇ teachers ਤਾ ਓ ਵੀ ਅੱਛੀ ਗੱਲ ਹੈ ਤੇ ਕੀਤੇ ਜਾਣ ਦੀ ਲੋੜ ਨੀ ਆਪਣੇ ਘਰ ਵੀ ਸਾਰੇ ਕਾਮ ਹੋ ਜਾਂਦੇ ਹੈ internet ਨੇ ਤਾ ਕਮਾਲ ਕੀਤੀ ਹੋਈ ਹੈ ਸਾਰੇ word ਨੂ connect ਕਰਤਾ ਜੇੜੇ banks officers ਹੈ ਓਹ ਜਿਸ ਤਰਹ ਅਪਾ ਗਏ ਸੀ ਕਿਸੇ institute ਤੇ ਓਹ ਕੀ ਕਰਦੇ ਹੈ ਓਹਦੇ ਚ ਸਾਡੇ ਜੇੜੇ ਅਹ banks officers ਸੀ ਓਹਨਾ ਨੂ Pre Pre Retire ਕਰਤਾ ਕੀ ਤੁਸੀਂ voluntary retirement ਅਹ ਅਹ ਲੇਲੋ Retirement ਓਹਨੁ ਨੇ ਕੀ ਕਿੱਤਾ ਆਪਣੀ institute ਖੋਲ ਲੀ ਓਹ੍ ਨਵੇ ਬਚੇ ਜੇੜੇ B. Com ਹੈ ਯਾ ਹੋਰ normal graduate ਓਹਨਾ ਨੂੰ ਸਾਰੇ Different fire ਦੇ ਵਿੱਚ Training ਦੇ ਦਿੰਦੇ ਹੈ Reasioning ਦੀ ਤੇ english speaking ਦੀ ਤੇ Interview ਦੀ ਜੋ ਜੋ ਵੀ ਉਨ੍ ਉਨ੍ਮਾਰ੍ਰਿਕ੍ਲ ਵਿਲ੍ਤੀ ਦੀ ਓਹ ਸਾਰੇ surfair ਦੇ ਵਿੱਚ ਓਹਨਾ ਨੂ Training ਦੇ ਦਿੰਦੇ ਹੈ ਕ੍ਯੁਕੀ ਓਹਨਾ ਨੇ ਸਾਰੀ ਉਮਰ ਕਾਮ ਹੀ ਆਹੀ ਕੀਤਾ ਹੋਂਦਾ ਆਹ ਕੋਈ ਥੋੜਾ ਜੇਹਾ Down ਹੈ ਤਾ ERP ਹੈ ਓਹਦੇ ਬਾਰੇ ਵੀ ਦਸ ਦਿੰਦੇ

ਪੰਦ੍ਰ ਵੀਹ ਵੀਹ ਪੱਚੀ ਪੱਚੀ ਹਾਜ਼ਰ ਰੁਪਏ ਤਾ online ਪੜਾਉਣ ਦਾ ਹੀ ਲਈ ਜਾਂਦੇ ਇਕ ਇਕ students ਦਸ ਹਜ਼ਾਰ ਤੋਂ ਪੰਜ ਹਜ਼ਾਰ ਤਹ Minimum ਹੀ ਹੈ ਨਾ ਓਹਨੇ ਪੈਸੇ ਲੇਂਦੇ ਹੈ ਜੇਹੜੀ house wife ਹੈ ਅਹ ਜੇਹੜੀ ਅਹ ladies ਅਹ ਅਹ ਮਤਲਬ Retire ਹੂਯੀ ਠੀਕ ਹੈ ਨਾ ਓਹ teacher ਨੀ ਹੈ ਓਹ ਕੀ ਕਰ ਸਕਦੀ ਹੈ ਜੀ

Cloth bag ਬਣਾ ਸਕਦੀ ਹੈ

ਅਚਾਰ ਬਣਾ ਸਕਦੀ ਹੈ ਬਿਲਕੁਲ ਕਿਸੇ ਐਨਜੀਓ ਵਗੈਰਾ ਚ ਵੀ ਲੱਗ ਸਕਦੀ ਹੈ ਕਲ ਅੱਪਾ ਓਥੇ Cake ਬਨਾਨਾ ਵੀ ਸਿੱਖਾਂ ਰਹੇ ਸੀ ਹੇਨਾ ਜਦੋ ਅਸੀਂ ਕਲ ਗਏ ਆ Interview ਦੇਣ ਓਥੇ Cake ਬਨਾਨਾ ਵੀ ਸਿੱਖਾਂ ਰਹੇ ਸੀ Ankle cake ਤੂੰ ਤਾ ਸੋਚਿਆ ਵੀ ਉਥੇ ਬਣਾ ਤੇ ਦੇ ਰਹੇ ਹੈ ਪਰ ਉਹ ਦ ਨਹੀਂ ਰਹੇ ਸੀ ਉਹ Training ਦੇ ਰਹੇ ਸੀ ਉਹ ਕਹਿੰਦੇ ਸਾਡੇ ਕੋਲ ਦੋ ਮਹੀਨੇ ਕੰਮ ਕਰੋ ਅਸੀਂ ਤੁਹਾਨੂੰ Cake ਬਨਾਨਾ ਸਿੱਖਾਂ ਦੇਣਗੇ ਜੇਹੜੀ house wife retire ਹੋਯੀ ਜੇਹੜੀ ਅਹ ਅਹ ਮਤਲਬ ਕੋਈ lady retire ਹੋਂਦੀ ਹੈ office ਚੋ ਅਗਰ ਉਹ ਆਪਣੇ ਆਪ ਨੂ occupied ਰਖਣਾ ਚੰਦੀ ਹੈ ਦੋ ਤਿਨ ਮਹੀਨੇ Retirement ਪਹਲਾ ਯਾ ਛੇ ਮਹੀਨੇ ਅਪਾ ਕੋਈ ਜੇਹੜਾ ਓਹਦਾ Interest interest ਦੀ ਚੀਜ਼ ਹੈ ਮਤਲਬ ਓਹ ਸਿਖ੍ਲਵੇ ਓਹ ਓਹ ਬੇਸ਼ਕ ਓਹ cake ਵੀ ਹੋ ਸਕਦੇ ਓਹ ਦਿਨ ਅਪਾ ਚੰਡੀਗੜ੍ਹ ਗਏ ਸੀ ਸੱਤਰਾ ਸੇਕ੍ਤੋਰ ਓਹ੍ਤੇ Exhibition ਲਗੀ ਸੀ Handycraft ਦੀ Handycraft ਚ ਕਿੰਨੀਆਂ ਹੀ ਚੀਜ਼ਾਂ ਜੋੜ ਤੀਆਂ ਹੋਰ ਸਭ ਚੀਜ਼ਾਂ ਬਣਾਇਆ ਹੋਇਆ ਉਹ ਵੀ Ladies ਹੀ ਬਣਾਉਂਦੀਆਂ ਕੁਝ ਆਪ ਬਣਾ ਲੈਂਦੀਆਂ ਕੁਝ ਬਾਹਰੋਂ ਬਣਵਾ ਲੈਂਦੀਆਂ ਓਹਨਾ ਦੇ ਅਹ ਸਿੱਕਮ ਵਗੈਰਾ ਦੇ ਹੋਣੇ ਆ ਲੋਕੀ

ਸਿੱਕਮ ਅਸਾਮ Side

ਫਿਰ ਓਹਨਾ ਨੇ ਉਹ ਬਣਾਈ ਹੋਈ ਸੀ ਓ ਕੁਰਸੀਆਂ

ਰੂਈ ਨਾਲ ਬਣਾਈਆ ਹੋਈ ਸੀ ਵਿਚ ਓਹਨੂੰ

ਲਕੜ ਦੇ ਵਿਚੋ ਰੁਈ ਵਗੇਰਾ ਲਾਕੇ ਸਟੂਲ ਜੇਯ ਬਨਾਯਾ ਹੋਯਾ ਸੀ ਓਹਦੇ ਚ ਇਕ ਓਹ ਟੋਕਰੀ ਜੀ ਬਣਾਈ ਹੋਈ ਸੁ ਰੂਈ ਦੇ ਧਾਗਿਆਂ ਨਾਲ

ਹਾਂ Decorative items ਵੀ ਹੋ ਸਕਦੀਆਂ ਏ ਇਹ ਚ ਅਖਬਾਰਾਂ ਅਖਬੁਰਾ ਰੱਖ ਦੋ ਕੋਈ ਚੀਜ਼ਾਂ ਰੱਖ ਦੋ ਕੋਈ ਚਾਬੀਆਂ ਰੱਖ ਦੋ ਕੋਈ ਛੋਟੇ ਮੋਟੇ Magzines ਆਉਂਦੇ ਆ ਉਹ ਰੱਖ ਦੋ ਹਾਂ ਬੱਚਿਆਂ ਦੇ ਖਿਲਾਉਣੇ ਰੱਖ ਦੋ ਰੱਖ ਦੋ ਕੋਈ Decorative ਕਿਸੇ ਨੇ Medal ਜਿੱਤੀ ਹੈ ਓਹ ਮੇਡਲ ਆਪਣਾ Display ਚ ਲ੍ਗਾਡੋ ਛੋਟਾ ਜੇਹੜਾ ਲਕੜੀ ਦਾ ਵੀ Readymade ਮਿਲਦਾ ਹੈ ਕੋਸ਼ਿਸ਼ ਕਰੇ ਤਹ ਸਬ ਚੀਜ਼ਾ ਮਿਲ ਜਾਂਦੀ ਹੈ ਲੋਕ Amazon ਤੇ ਵੀ ਬਣਾ ਬਣਾ ਕੇ ਵੇਚੀ ਜਾਂਦੇ ਹੈ ਓਹਨੇ ਨੇ ਓਹ ਜੇਹੜੀ ਓਹ ਜੇਹੜਾ ਓਹ Carpet ਹੁੰਦਾ ਹੈ ਜਦੋ ਉਹ waste ਹੋਜੇ ਖਰਾਬ ਹੋਜੇ ਓਹਦੇ ਨਾਲ drawing ਬਣਾਈ ਹੁਈ ਸੀ ਰੁਈ ਲਾਕੇ

ਦੋ ਤਿੰਨ ਓਹਨਾ ਨੇ ਉਹ ਬੰਦੇ ਬਣਾ ਤੇ ਵਿਚ Boat ਬਣਾਤੀ ਵੀ ਏ Boat ਤੇ ਬੈਠ ਕੇ ਜਾ ਰਹੀ ਹੈ

ਸਾਡੀ ਮੰਮੀ ਨੇ ਵੀ ਤਾ ਉਹ Teddybear ਜੇ ਬਣਾਇਆ ਹੋਇਆ ਉਹ ਕਯਾ ਚੀਜ਼ ਆ ਰੂਈ ਨਾਲ ਬਣਾਇਆ ਹੋਇਆ ਸੀ ਹੇਨਾ

ਜਾ ਕਿ ਉਹ Sketch ਬਣਾ ਦਿੰਦੇ ਕੋਈ ਕਿਸੇ ਤੋਂ ਅਗਰ Painting ਬਨਵਾਨੀ ਹੋਵੇ ਤਾ ਉਹ ਤੁਹਾਨੂੰ Background ਬਣਾ ਕੇ ਦੇ ਓਹਨੂੰ ਸੂਈ ਦਾਗੇ ਜਾ ਉਨ ਨਾਲ Different color ਦੀ ਚੀਜ਼ਾਂ ਬਣਾ ਦਿੰਦੇ Cotton ਲਾਕੇ ਕੇ ਤੇ Cotton ਉਤੇ ਤੇ ਫੇਰ ਓਹਨੂੰ ਮਤਲਬ cotton ਅਲਗ ਓਹਦੇ ਚ Paint ਚ Dip ਕਰਕੇ ਓਹ ਵੀ ਲਾ ਸਕਦੇ ਹੈ ਥੱਲੇ ਫ਼ੇਵਿਕੋਲ ਲੈ ਕੇ ਫਿਰ ਉਹ Cotton ਨਾਲੋਂ ਰੰਗ ਬਿਰੰਗੀ Cotton ਨਾਲ ਜੋੜ ਦੋ

ਘਾਹ ਘੂਹ ਬਣਾ ਦੋ Green ਚ Paint ਚ ਲਾ ਕੇ ਤੇ ਉਹ

ਚਲੋ typing ਦਾ ਕੰਮ ਤਾ ਹਜੇ ਵੀ ਹੈ ਲੇਕਿਨ manual ਜੇ ਕੋਈ drawing ਬਨਾਣਾ ਚਾਹਵੇ ਤੇ ਜਿਨੀ ਜਿਹੜਾ ਬੰਦਾ draftsman ਹੈ ਓਹਨੇ ਅਗਰ computer ਨਹੀਂ ਸਿੱਖਿਆ drawing ਨਹੀਂ ਸਿੱਖੀ ਤੇ ਉਹ ਏ ਇਕ spec specific software ਆਉਂਦਾ ਹੈ ਓਹਨੂੰ ਓਹਨੂੰ drawing ਚੂ ਬਣਾਉਣ ਦਾ CDV drawings ਬਣ ਜਾਂਦੀ ਹੈ ਅਗਰ ਓਹਨੇ ਆਪਣੀ life ਦੇ ਵਿੱਚ ਆਪਣੀ skill ਨੂੰ update ਨੀ ਕਿੱਤਾ ਤਹ ਓਹ ਆਪਣੀ life ਚ retire ਹੋ ਗਿਆ ਹਾਂਜੀ ਠੀਕ ਆ ਨਾ ਜੇ ਜੇ ਜਿਸ ਤਰ੍ਹਾਂ ਉਹ ਕਈ mobiles ਆ ਜਿਹੜੇ ਜਿਨ੍ਹਾਂ ਦੇ features ਘੱਟ ਹੈ ਜਿਦਾ nokia ਵਾਲੇ ਹੈ ਓਹ ਓ ਓ ਉਹ ਉਹ time ਤੋਂ ਪਹਿਲਾ retire ਹੋ ਗਏ ਓਹਨਾ ਦੇ product ਖਤਮ ਹੋਗੇ ਜਿਸ ਤਰ੍ਹਾਂ tesla tv ਹੈ ਓਹਨਾ ਨੇ ਆਪਣੇ ਆਪ ਨੂ update ਨੀ ਕੀਤਾ colored tv ਚ ਓਹ ਲੋਗ ਖਤਮ ਹੋਗੇ ਹਾਂਜੀ ਠੀਕ ਹੈ ਨਾ ਜਿਨ੍ਹਾਂ ਨੇ ਆਪਣੇ ਜ ਜ ਜਿਨ੍ਹਾਂ ਨੇ suppose ਸੌ ਸੌ ਵਾਟ ਵਾਲੇ ਬੱਲਬ ਲਗਾਏ ਹੋਰ ਓਹਨਾ ਨੇ Led ਅਹ ਅਹ ਤੇ ਹੋਰ ਕਿਹੜਾ ਹੁੰਦਾ ਹੈ ਇਕ white ਕੇਬਲ ਹੁੰਦਾ ਹੈ CFL CFL ਪਹਿਲਾ ਤਾ ਓਥੋਂ CFL ਆਇਆ ਫਿਏ Led ਆ ਗਿਆ ਜੇ ਜਿਹੜੇ CFL ਤੇ ਰਹਿ ਗਏ led ਤਕ ਨਹੀਂ ਪਹੁੰਚੇ ਓਹਨਾ ਨੇ ਆਪਣੇ Product Market ਦੇ ਵਿੱਚੋ retire ਕਰਤੇ ਅੱਧੇ ਬੰਦੇ ਦੀ ਜਿੰਦਗੀ ਜੀਨੇ ਆਪਣੇ ਆਪ ਨੂ update ਨਹੀ ਕੀਤਾ skill ਨਹੀ Develop ਕੀਤੀ ਓਹ ਖਤਮ ਹੋ ਗਿਆ ਹੁਣ ਕਈ ਏ ਏ ਏ ਕਈਆਂ ਨੂੰ ਆਹ ਆਹ ਅੱਜ ਦਾ computer ਚਲਾਣਾ ਹੀ ਨਹੀਂ ਆਉਂਦਾ email ਕਰਨੀ ਨੀ ਆਂਦੀ ਹੋਣ ਸਾਰੇ ਕਮ ਤਹ email ਤੇ ਹੋਂਦਾ ਹੈ ਜਿਨਾ ਨੇ ਨਹੀ ਕੀਤੇ ਜੀਨੇ ਨੇ email ਕਰਨ ਚਲਾਣ ਨਹੀ ਸਿਖੀ ਓਹ ਓਹ ਲੋਗ ਪਿਛੇ ਰਹ੍ਗੇ ਹਾਂਜੀ ਠੀਕ ਹੈ ਨਾ ਹਾਂਜੀ ਆਪਣੀ life ਚ ਅਪ ਆਪਣੇ ਆਪ ਨੂ update ਕਰਨਾ ਵੀ ਬੜਾ ਜਰੂਰੀ ਹੈ ਹੋਣ ਹਾਂਜੀ ਹੋਣ letter ਲਿਖਣੀਆਂ ਲੋਕਾਂ ਨੇ ਘਟਾ ਹੀ ਦਿਤੀਆਂ

ਵੀ ਜਿਵੇ ਕਈ ਪਿੰਡਾਂ ਯਾ ਗਾਂਵ ਚੋ ਫਿਰ ਜਾਂਦਾ ਵੀ ਨਹੀਂ ਓ

ਤੇ courier ਯਾ letter ਉਥੇ ਪਹੁੰਚਦੀ ਨਹੀਂ ਹੇਗੀ ਫਿਰ ਰਾਖੀ ਨਹੀਂ ਮਿਲਦੀ

ਸਿੱਮੀ ਬੀਜੀ ਕਹਿੰਦੀ ਮੈਂ ਭੇਜੀ ਨੀ ਇਸ ਬਾਰ ਓ ਕਹਿੰਦੇ ਵੀ ਤੁਹਾਡੇ ਤਾ ਓਥੇ courier ਜੇ ਆਂਦਾ ਹੀ ਨਹੀਂ

Post office ਤੋਂ ਇਥੇ ਤਕ ਆਉਣ ਚ ਹੀ ਬੜਾ ਟਾਈਮ ਲੱਗ post office ਤੋਂ ਇਥੇ ਘਰ ਤਕ Aadhar card ਆਉਣ ਨੂੰ ਤਿੰਨ ਮਹੀਨੇ ਲੱਗਦੇ

ਕਿਸੇ ਬੰਦੇ ਨੂ online frauds ਵਾਲਾ ਕੰਮ ਕਦੇ ਨਹੀਂ ਕਰਨਾ ਚਾਹੀਦਾ ਕਾਮ ਨੀ ਕਰਨਾ ਚਾਹਿਦਾ ਹਾਂ ਜਿਵੇ ਨਾ ਉਹ ਇਕ ਵਾਰ ਓ ਸੀ ਉਹ ਪ੍ਰਿਸਟ ਕਿਸੇ ਹੋਰ ਜਗਾਹ ਦਾ ਸੀ ਮਤਲਬ ਵੀ ਸਿੱਕਮ ਦਾ ਸੀ ਸ਼ਾਇਦ ਓ ਬੰਦਾ ਓਹਨੂੰ ਪ੍ਰਿਸਟ ਨੂੰ ਕਹਿੰਦਾ ਤੂੰ ਆਪਣਾ ਆਹ ਅਹ Bank ਦੀ Detail ਦੇ ਮੈਂ Donation ਦੇਣੀ ਏ

ਵੀਹ ਤਿਹ ਹਾਜ਼ਰ ਲੈ ਗਿਆ ਕੱਡਾ ਕੇ ਠੀਕ ਏ ਏਦਾਂ Retirement ਨਾਲ ਤਾ ਕੋਈ link ਹੀ ਨਹੀਂ ਹੈ ਇਹ ਕੰਮ ਤਾ ਸਾਰੀ ਉਮਰ ਕਰੇ ਹੀ ਨਾ ਉਹ ਸੋਚਦੇ ਆ ਵੀ ਸਾਨੂ ਦੇਣਗੇ

ਤੇ ਉਹ ਉਲਟਾ fraud ਹੋ ਜਾਂਦਾ ਹੈ ਓਹਨਾ ਨਾਲ

ਈ ਈ ਇਕ ਮੈਂ ਦੇਖਿਆ ਸੀ ਉਸ ਦਿਨ twenty six sector ਦੇ ਵਿੱਚ ਇਕ CA ਸੀ ਓਹ typing ਕਰ ਰਿਹਾ ਸੀ ਓਹਦੀ Age ਵੀ Around ਓ ਓ ਦਸ ਬਾਰਹ ਪੰਦ੍ਰ ਸਾਲ ਪੁਰਾਨੀ ਗਲ ਹੈ ਓਹ੍ਡੋ ਓਹਦੀ Age ਸ਼ਾਇਦ fifty five sixty ਹੋਊਗੀ ਜੇਹੜਾ CA ਜਾ ਕੋਈ Accounts ਬੰਦਾ ਜਾ ਕੋਈ ਵੀ ਬੰਦਾ ਜੇਹੜਾ Private ਕੰਮ ਰਿਹਾ ਓਹ ਅਗਰ Active ਰਵੇ ਤਾ ਮੇਰੇ ਹਿਸਾਬ ਨਾਲ ਓਹ Seventy seventy five ਤਕ Easily ਕਾਮ ਕਰ ਸਕਦਾ ਅਗਰ ਓਹ ਓਹ ਓਹਦੀ Health ਅਚੀ ਹੈ ਆਪਣਾ Food intake ਬੜਾ ਅਛਾ ਹੈ ਕਈ Directors ਦੀ Age ਬੜੀ ਅਚੀ ਹੋਂਦੀ ਹੈ ਰਤਨ ਟਾਟਾ ਵੀ ਤਾ ਕਾਮ ਕਰ ਹੀ ਰਿਹਾ ਹੈ ਨਾ ਕੀ ਹੋ ਗਿਆ ਇਕ Company ਸੰਭਾਲਦੇ ਹੈ ਰਤਨ ਟਾ ਟਾਟਾ ਜੀ ਬੋਲੋ

ਸਬ ਚੀਜ਼ਾ delicate ਕਰ ਦਿਤਿਯਾਂ ਪਰ ਓਹਨਾ ਕੋਲ ਕੀ knowledge ਹੈ ਜੀ ਉਸ ਚ knowledge management ਚ ਪੜ੍ਹਯਾ ਸੀ ਕੀ ਰਾਤਨ ਟਾਟਾ ਜੀ ਓਰ ਓਰ ਅਮ੍ਬਾਨੀ ਜੀ ਓਰ ਇਹਨਾ ਕੋਲ ਕਿਸ ਚੀਜ਼ ਦੀ knowledge ਹੈ

tacit knowledge ਓਹਨਾ ਨੇ ਸਾਰੀਆਂ ਚੀਜ਼ਾਂ ਆਪਣੇ ਹੱਥ ਨਾਲ ਕਰਵਾ ਕੇ ਦੇਖੀਆਂ ਹੋਈਆਂ ਕਿੰਨੇ ਕਿੰਨੇ Product ਲਗਾਏ shift ਕਰਵਾਏ ਆ ਓ ਓਹਨਾ ਦੀ Prizing ਕੀਤੀ ਏ ਓਹਨਾ ਨੂੰ Permote ਕੀਤਾ ਏ

ਠੀਕ ਹੈ ਨਾ ਬੇਸ਼ਕ ਜੀਨੇ ਮਰਜ਼ੀ engineer ਆ ਜਾਣ ਜਿਨੀ ਮਰਜ਼ੀ technically ਚੀਜ਼ਾਂ ਆ ਜਾਣ ਓਹ ਜੇਹੜੇ foreman ਪੁਰਾਣਿਆ ਮਸ਼ੀਨਾਂ ਤੇ ਕੰਮ ਕਰਦੇ ਹੈ ਓਹਨਾ ਨੇ ਬੜੇ ਬੜੇ ਸਾਲ ਕਾਮ ਕੀਤਾ ਹੋਯਾ ਇਸ ਤਰਹ

ਓਹ ਓਹਨਾ ਨੂ ਪਤਾ ਹੋਂਦਾ ਈ ਈ Even record ਕੀਤਾ ਹੋਇਆ ਹੈ Record keeper ਨੂ ਪਚੀਸ ਸਾਲ ਪੁਰਾਨੀ file ਵੀ ਪਤਾ ਹੋਂਦੀ ਹੈ ਮੈ ਕਿਸੀ company ਵਿੱਚ ਕਾਮ ਕਰਦਾ ਸੀ ਸਾਡਾ Record keeper ਸੀ ਪਤਾ ਹੋਂਦਾ ਸੀ ਇਹ file ਕਿਥੇ ਪਾਈ ਹੋਂਦੀ ਹੈ ਅਜੇ ਕਲ ਸਾਰੀ ਚੀਜ਼ ਕਿਸ ਚੀਜ਼ ਦੀ value ਓਸ record ਦੀ ਓਸ information ਦੀ value ਜੇ ਕਿਸੇ company ਦਾ data ਉੜ੍ਹਜੇ company ਬੜੀ ਪਰੇਸ਼ਾਨ ਹੋਜੇਗੀ

ਬੋਹੋਤ ਕੰਪਨੀਆਂ ਬੋਹੋਤ ਸਾਰਾ ਪੈਸੇ ਲਗਾਉਂਦੀ ਹੈ ਕੋਈ Google drive ਚ ਰੱਖੇਗਾ ਉਹਦਾ Backup ਲਵੇਗਾ ਓਹਨੂੰ ਅਹ Pen drive ਚ ਰੱਖੇਗਾ Disk change ਕਰਕੇ ਰੱਖੇਗਾ ਓਹਨੂੰ swift ਕਰਕੇ ਰੱਖੀਦਾ data ਜੇ company ਦਾ ਜੇ ਕਿਸ ਕਿਸੇ customer ਦੀ ਹੋ ਜੇ ਬੜਾ ਮੁਸ਼ਕਿਲ ਕੰਮ ਇਹ ਨਾ data retire ਨਹੀਂ ਕਰਦੇ ਲੋਕ data ਆਪਣਾ ਸੰਭਾਲ ਕੇ ਰੱਖਦੇ ਇਸ ਤਰਹ ਹੋਰ ਜੇਹੜੇ ਬੰਦੇ ਹੈ ਮੈਨੂ ਲਗਦਾ ਜੇਹੜੇ problem ਜਿਹੜੇ ਜਿੰਨਾ ਦੇ ਕੰਮ ਹੈਗੇ ਹੈ ਜੇਹੜੇ ਜਿਦਾ retirement ਮਤਲਬ ਓਹਨਾ ਨੂੰ ਇਹ ਬੰਦੇਯਾ ਨੂ retire ਹੋਣਾ ਚਾਹਿਦਾ ਯਾ ਓਹਨਾ ਨੂ ਓਹ ਕਾਮ ਕਰਨੇ ਨੀ ਚਾਹੀਦੇ ਕਿਹੜੇ ਜੇਹੜੇ online frauds ਕਰਦੇ ਹੈ ਭੀ ਅਸੀ ਇਹ ਕਾਮ ਨੀ ਕਰਨਾ ਸਾਡੀ ਇਹ intentions ਨੀ ਮੰਦੀ ਅਸੀ online frauds ਵਾਲਾ ਚ ਨੀ ਕਰਨਾ ਹੋਰ ਕੋਨ ਹੈ ਮਤਲਬ ਤਾ ਜਿਹੜੇ ਬਾਰ ਬਾਰ ਦ੍ਵਾਰਾ ਦ੍ਵਾਰਾ ਫੋਨੇ ਕਰਦੇ ਰਹਿੰਦੇ ਨੇ ਸਾਰਾ ਦਿਨ stokers ਵੀ ਪੰਜ ਸੱਤ ਫੋਨੇ ਆ ਜਾਂਦੇ ਨੇ ਕੀ ਆਪਣਾ ਘਰ ਵੇਚ ਦੋ ਜੀ ਯਾ ਤੁਸੀਂ ਕੋਈ ਨਵਾ ਮਕਾਨ ਲੇਣਾ ਜੀ ਯਾ ਤੁਸੀਂ property ਲੇਨੀ ਹੈ ਇਸ ਤਰ੍ਹਾਂ ਦੇ ਬੜੇ ਫੋਨੇ ਆਂਦੇ ਹੈ ਯਾ ਕੋਈ ਆਪਣਾ product ਵੇਚਦੇ ਹੈ ਤੇ ਤੁਸੀਂ ਆਪਣਾ ਕਾਰਡ ਲੇਲੋ ਜੀ ਯਾ ਆਪਣੀ insurance ਕਰਾਲੋ ਜੀ ਯਾ ਆਪਣਾ ਅਹ health ਦੀ policy ਲੇਲੋ ਜੀ ਇਸ ਤਰਹ ਦੀ ਚੀਜ਼ਾ ਵੀ ਬੜੀ market ਦੇ ਵਿੱਚ ਆਂਦਿਆ ਮੈਨੂ ਲਗਦਾ government ਨੂੰ ਚਾਹੀਦਾ ਹੈ ਇਕ formation ਨੂ ਯਾ ਇਕ ਇਕ particular ਬੰਦੇ ਨੂ ਦੋ ਟੋਹ ਵਧ ਸਿਮ ਨੀ ਦੇਣੀ ਚਾਹੀਦੀ ਜੇ ਓਹਦੇ ਓਹਦੇ against ਦਸ ਪੰਦ੍ਰ ਵੀ complain ਕਰ ਦਿੰਦੇ ਨੇ ਤੇ ਓਹਦਾ ਸਿਮ block ਕਰ ਦੇਣਾ ਚਾਹਿਦਾ it means ਓਹਦੇ ਨਾਲ fraud ਦੀ ਜੇਹੜੀ tendency ਹੈ ਹੋ ਸਕਦਾ ਓਹ ਘਟ ਜਾਣ ਜਦੋ ਤੁਸੀਂ ਕਿਸੇ ਦਸ ਬੰਦੇਯਾ ਦੀ complain ਕੀਤੀ ਕੀ ਇਹ fraud ਲੱਗਿਆ ਓਹਦਾ ਸਿਮ ਆਹ ਅਗਰ ਪੰਜ ਸਤ ਬੰਦੇ ਕਰਦੇ ਨਾ ਓਹਦੇ against complain ਤੇ ਓਹਦਾ ਸਿਮ block ਕਰ ਦਿੰਦੇ ਹਾਂ ਅੱਜ ਕਲ ਤਾ Truecaller ਤੇ ਲੋਕ ਫਿਰ check ਕਰ ਲੈਂਦੇ